ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ
ਅੱਜ ਸ਼ੁਰੂਆਤ ਵਿੱਚ ਹੀ ਮਨ ਕੀ ਬਾਤ ਇੱਕ ਫੋਨ ਕਾਲ ਨਾਲ ਹੀ ਸ਼ੁਰੂ ਕਰਦੇ ਹਾਂ
ਮਾਣਯੋਗ ਪ੍ਰਧਾਨ ਮੰਤਰੀ ਜੀ ਮੈਂ ਮੇਰਠ ਤੋਂ ਕੋਮਲ ਤ੍ਰਿਪਾਠੀ ਬੋਲ ਰਹੀ ਹਾਂ 28 ਤਾਰੀਖ ਨੂੰ ਨੈਸ਼ਨਲ ਸਾਇੰਸ ਡੇਅ ਹੈ
ਇੰਡੀਆ ਦੀ ਪ੍ਰੋਗਰੇਸ ਅਤੇ ਉਸ ਦੀ ਗ੍ਰੋਥ ਸਾਇੰਸ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ ਜਿੰਨਾ ਵੀ ਅਸੀਂ ਇਸ ਵਿੱਚ ਰਿਸਰਚ ਅਤੇ ਇਨੋਵੇਸ਼ਨ ਕਰਾਂਗੇ ਓਨਾ ਹੀ ਅਸੀਂ ਅੱਗੇ ਵਧਾਂਗੇ ਅਤੇ ਪ੍ਰਾਸਪਰ ਹੋਵਾਂਗੇ ਕੀ ਤੁਸੀਂ ਸਾਡੇ ਨੌਜਵਾਨਾਂ ਨੂੰ ਮੋਟੀਵੇਟ ਕਰਨ ਦੇ ਲਈ ਕੁਝ ਅਜਿਹੇ ਸ਼ਬਦ ਕਹਿ ਸਕਦੇ ਹੋ ਜਿਸ ਨਾਲ ਕਿ ਉਹ ਸਾਇੰਟੀਫਿਕ ਤਰੀਕੇ ਨਾਲ ਆਪਣੀ ਸੋਚ ਨੂੰ ਅੱਗੇ ਵਧਾਉਣ ਅਤੇ ਸਾਡੇ ਦੇਸ਼ ਨੂੰ ਵੀ ਅੱਗੇ ਵਧਾ ਸਕਣ ਧੰਨਵਾਦ
ਤੁਹਾਡੀ ਫੋਨ ਕਾਲ ਲਈ ਬਹੁਤਬਹੁਤ ਧੰਨਵਾਦ ਵਿਗਿਆਨ ਦੇ ਬਾਰੇ ਮੇਰੇ ਨੌਜਵਾਨ ਸਾਥੀਆਂ ਨੇ ਮੈਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਹਨ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ ਅਸੀਂ ਵੇਖਿਆ ਹੈ ਕਿ ਸਮੁੰਦਰ ਦਾ ਰੰਗ ਨੀਲਾ ਨਜ਼ਰ ਆਉਦਾ ਹੈ ਜਦੋਂ ਕਿ ਅਸੀਂ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਅਨੁਭਵਾਂ ਦੇ ਤਜ਼ਰਬਿਆਂ ਤੋਂ ਜਾਣਦੇ ਹਾਂ ਕਿ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਕੀ ਅਸੀਂ ਸੋਚਿਆ ਹੈ ਕਿ ਭਾਵੇਂ ਨਦੀ ਹੋਵੇ ਸਮੁੰਦਰ ਹੋਵੇ ਪਾਣੀ ਰੰਗਦਾਰ ਕਿਉਂ ਹੋ ਜਾਂਦਾ ਹੈ ਇਹੀ ਪ੍ਰਸ਼ਨ 1920 ਦੇ ਦਹਾਕੇ ਵਿੱਚ ਇੱਕ ਨੌਜਵਾਨ ਦੇ ਮਨ ਵਿੱਚ ਪੈਦਾ ਹੋਇਆ ਸੀ ਇਸੇ ਪ੍ਰਸ਼ਨ ਨੇ ਆਧੁਨਿਕ ਭਾਰਤ ਦੇ ਇੱਕ ਮਹਾਨ ਵਿਗਿਆਨੀ ਨੂੰ ਜਨਮ ਦਿੱਤਾ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਭਾਰਤ ਰਤਨ ਸਰ ਸੀ

ਪਿਛਲੇ ਦਿਨੀਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਨਾਲ ਮੈਨੂੰ ਗੁਜਰਾਤ ਵਿੱਚ ਅਹਿਮਦਾਬਾਦ ਵਿੱਚ ਆਈਕ੍ਰੀਏਟ ਦੇ ਉਦਘਾਟਨ ਲਈ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਮੈਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਨੇ ਇੱਕ ਅਜਿਹਾ ਡਿਜੀਟਲ ਇੰਸਟਰੂਮੈਂਟ ਡਿਵੈਲਪ ਕੀਤਾ ਹੈ ਜਿਸ ਨਾਲ ਕਿ ਜੇਕਰ ਕੋਈ ਬੋਲ ਨਹੀਂ ਸਕਦਾ ਤਾਂ ਉਸ ਇੰਸਟਰੂਮੈਂਟ ਦੇ ਮਾਧਿਅਮ ਨਾਲ ਆਪਣੀ ਗੱਲ ਲਿਖਦਿਆਂ ਹੀ ਉਹ ਵੋਇਸ ਵਿੱਚ ਕਨਵਰਟ ਹੁੰਦੀ ਹੈ ਅਤੇ ਤੁਸੀਂ ਉਵੇਂ ਹੀ ਸੰਵਾਦ ਕਰ ਸਕਦੇ ਹੋ ਜਿਵੇਂ ਕਿ ਇੱਕ ਬੋਲ ਸਕਣ ਵਾਲੇ ਵਿਅਕਤੀ ਨਾਲ ਤੁਸੀਂ ਕਰਦੇ ਹੋ ਮੈਂ ਸਮਝਦਾ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ
ਸਾਇੰਸ ਅਤੇ ਟੈਕਨੋਲੋਜੀ ਵੈਲੂ ਨਿਊਟ੍ਰਲ ਹੁੰਦੀਆਂ ਹਨ ਇਹ ਆਪਣੇ ਆਪ ਹੀ ਕੰਮ ਨਹੀਂ ਕਰਦੀਆਂ ਕੋਈ ਵੀ ਮਸ਼ੀਨ ਉਹੋ ਜਿਹੇ ਹੀ ਕੰਮ ਕਰੇਗੀ ਜਿਵੇਂ ਅਸੀਂ ਚਾਹਾਂਗਾ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਮਸ਼ੀਨ ਤੋਂ ਕੀ ਕੰਮ ਲੈਣਾ ਚਾਹੁੰਦੇ ਹਾਂ ਇੱਥੇ ਮਨੁੱਖੀ ਉਦੇਸ਼ ਮਹੱਤਵਪੂਰਨ ਹੋ ਜਾਂਦਾ ਹੈ ਵਿਗਿਆਨ ਦਾ ਮਨੁੱਖਤਾ ਦੀ ਭਲਾਈ ਲਈ ਉਪਯੋਗ ਮਨੁੱਖੀ ਜੀਵਨ ਦੀ ਸਰਵਉੱਚ ਉਚਾਈਆਂ ਨੂੰ ਛੂਹਣ ਦੇ ਲਈ ਵਰਤੋਂ

ਸਾਵਧਾਨੀ ਹਟੀ ਦੁਰਘਟਨਾ ਘਟੀ
ਇੱਕ ਭੁੱਲ ਕਰੇ ਨੁਕਸਾਨ ਖੋਹ ਲਏ ਖੁਸ਼ੀਆਂ ਅਤੇ ਮੁਸਕਾਨ
ਇੰਨੀ ਜਲਦੀ ਨਾ ਦੁਨੀਆਂ ਛੱਡੋ ਸੁਰੱਖਿਆ ਨਾਲ ਨਾਤਾ ਜੋੜੋ
ਸੁਰੱਖਿਆ ਨਾਲ ਨਾ ਕਰੋ ਕੋਈ ਮਸਤੀ ਵਰਨਾ ਜ਼ਿੰਦਗੀ ਹੋ ਜਾਊ ਸਸਤੀ

ਨਮਸਕਾਰ